ਅਹ ਠੀਕ ਆ ਕਹਿੰਦਾ ਬੀ ਹਮ ਕਮਲੇਸ਼ ਕਹਿੰਦੀ ਆਇਆ ਸੀ ਓਹ ਵੀ ਘਰ ਓਹਦਾ ਮੁੰਡਾ।

ਕਹਿੰਦੀ ਆਂਦਾ ਲੈ ਆਂਟੀ ਅੰਕਲ ਦੇਣ ਨਹੀਂ ਦਿਆਂ ਸਾਡੇ। ਆਂਦੀ ਮੈਂ ਫੇਰ ਕਿਹਾ ਹੀ ਐਥੇ ਹਜੇ ਕੋਈ ਨਹੀਂ ਦੇ ਦੁ ਗਾ ਤੇ ਕਮੇਟੀ ਕਦੋਂ ਅਖੇ ਇੱਕ ਵਾਰੀ ਅਖੇ ਤੇਰੇ ਡੈਡੀ ਨੂੰ ਲੋੜ ਸੀ

ਉਦੋਂ ਅਖੇ ਕਿਸੇ ਦੀ ਕਮੇਟੀ ਲਿਆ ਕੇ ਖ਼ਰੇ ਦੇ ਤੀ ਸੀ ਤੇਰੇ ਡੈਡੀ ਨੂੰ ਇਹਨੇ।

ਬੀ ਲੈ ਤੂੰ ਵਰਤ ਲਾ ਤੇ ਹੁਣ ਅਖੇ ਨਹੀਂ ਹੈਗੇ ਉਹਦੇ ਕੋਲ ਤੇ ਨਹੀਂ ਹਾਲੇ ਦੇਣ ਡਯਾ ਕੋਈ ਨਹੀਂ ਦੇ ਦੂ ਗਾ ਬਸ ਫੇਰ ਕੋਈ ਗੱਲ ਨਹੀਂ ਮੈਂ ਕਿਹਾ ਦੇਦੁ ਗਾ ਹਾਂਜੀ। ਆਹੋ ਮੈਨੂੰ ਵੀ ਕੀਤਾ ਸੀਗਾ ਫ਼ੋਨ।

ਅੱਛਾ ਕਿੰਨੇ ਮਾਸਟਰ ਪ੍ਰੇਮ ਨੇ?

ਮੈਨੂੰ ਕਹਿੰਦਾ ਬੀ ਫ਼ੋਨ ਕੀਤਾ ਮੈਂ ਤੁਹਾਨੂੰ ਮੈਂ ਕਿਹਾ ਦੱਸੋ?

ਕਹਿੰਦਾ ਓਹ ਪੈਸੇ ਲੈਣੇ ਓਹਨਾਂ ਕੋਲੋਂ ਲੱਖ ਰੁਪਈਆ ਓਹਨਾਂ ਕੋਲੋਂ ਤੇ।

ਮੈਂ ਕਿਹਾ ਚਲੋ ਠੀਕ ਆ ਮੈਂ ਕਿਹਾ ਫੇਰ ਦੱਸੋ ਮੈਂ ਕੀ ਕਰਾਂ?

ਕਹਿੰਦੇ ਤੁਸੀਂ ਕਹੋ ਓਹਨਾਂ ਨੂੰ ਮੈਂ ਕਿਹਾ ਮੈਂ ਨਹੀ ਕਹਿਣਾ। ਆਹੋ ਆਹੋ ਨਹੀਂ ਕਾਹਦੇ ਲਈ ਕਹਿਣਾ।

ਮੈਂ ਕਿਹਾ ਮੇਰੀ ਵੀ ਮੈਂ ਕਿਹਾ ਮੇਰੀ ਵੀ ਪੈਸਿਆਂ ਤੋਂ ਵਿਗੜੀ ਆ ਤੇ ਮੈਂ ਮੇਰਾ ਬੋਲ ਚਾਲ ਹੈ ਨਹੀਂ। ਅੱਛਾ ਅੱਛਾ ਠੀਕ ਆ।

ਆਹੋ ਤੇ ਬੀ ਅਮ ਜੇ ਦੇ ਦੇਣ ਤੇ ਐਵੇਂ ਫੇਰ ਓਹਨਾਂ ਨੇ ਕਰਨਾ ਸੀ। ਹਾਂ ਫੇਰ ਓਹਤੋਂ ਬਾਅਦ ਨਹੀਂ ਫੇਰ ਮੈਨੂੰ ਫ਼ੋਨ ਕੀਤਾ। ਬਾਅਦ ਚ ਨਹੀਂ ਕੀਤਾ ਠੀਕ ਆ। ਆਹੋ ਓਹਨੇ ਇਸੇ ਕਰਕੇ ਨਹੀਂ ਨਾ ਕੀਤਾ ਬੀ ਮਤਲਬ ਮੇਰੀ ਇਹਨਾਂ ਗੱਲ ਨਹੀਂ ਮੰਨੀ।

ਹੁਣ ਇਹ ਆ ਬੀ ਓਹ ਤੇ ਕਈਆਂ ਦੇ ਤੇ ਅਸੀਂ ਕਿਹੜੇ ਕਿਹੜੇ ਵਾਸਤੇ ਕਹੀਏ। ਆਹੋ ਐਵੇਂ ਕੱਲ ਨੂੰ ਕੋਈ ਹੋਰ ਵੀ ਹਣਾ।

ਬਾਕੀ ਇਹ ਆ ਬੀ ਚਲੋ ਚਾਹੀਦਾ ਇਹਨੂੰ ਵੀ ਦੇ ਕੇ ਕੰਮ ਨਿਬੇੜੋ ਫੜ ਤੜ ਕੇ। ਮੈਂ ਫੇਰ ਸਿੱਧਾ ਓਹਨੂੰ ਤੋੜ ਕੇ ਜਵਾਬ ਦੇ ਤਾ ਸੀ ਮੈ ਕਿਹਾ ਭਾਜੀ ਨਹੀਂ ਆਪਣੇ ਕੋਲ ਨਹੀਂ ਹੈਗਾ ਕੁਛ ਵੀ ਆਹੋ ਆਹੋ ਅਸੀਂ ਕਾਹਦੇ ਲਈ ਕਰਨੀ ਐਵੇਂ। ਹਾਂ ਮੈਂ ਕਿਹਾ ਨਹੀਂ ਹੈ ਹੈਨੀ ਭਰਾ ਮੇਰਿਆ

ਆਹੋ। ਤੇ ਹੁਣ ਇਹ ਆ ਵੀ ਹੁਣ ਮਿਲਣ ਡਈ ਆ ਤੇ ਹੁਣ ਤੈਨੂੰ ਫ਼ੋਨ ਕਰਕੇ ਕਹੋ ਜੀ। ਆਹੋ ਮੈਂ ਕਿਹਾ ਮੈਨੂੰ ਕੀ ਲੋੜ ਆ ਕਹਿਣ ਦੀ ਬੀ। ਆਹੋ ਨਹੀਂ ਨਹੀਂ ਕੀ ਲੋੜ ਆ ਕਹਿਣ ਦੀ ਐਵੇਂ ਹਾਂਜੀ। ਸਾਡੀ ਮੈਂ ਕਿਹਾ ਰਿਸ਼ਤੇਦਾਰੀ ਦਾ ਹਿਸਾਬ ਆ ਤੇ ਅਸੀਂ ਐਵੇਂ ਵਿਗਾੜ ਕੇ ਬਹਿ ਜਾਈਏ। ਹਾਂਜੀ ਹਾਂਜੀ ਐਵੇਂ ਹੀ ਕੇ ਕਿਸੇ ਦੇ ਬਦਲੇ। ਆਹੋ। ਹਾਂਜੀ ਕਹਿ ਤੇ ਓਹ ਗੱਲ ਓਹ ਵੀ ਕਹਿੰਦੀ ਦੀਦੀ ਤਾਂ ਵੀ ਨਹੀਂ ਗੱਲ ਕਰੀਦੀ ਬੀ ਸਾਨੂੰ ਕੀ ਲੋੜ ਗੱਲ ਕਰਨ ਦੀ ਸਾਡੇ ਬੀ ਆਪਸ ਚ ਫੇਰ ਚੰਗੇ ਭਲੇ ਤੇ ਅਸੀਂ ਐਵੇਂ ਬੁਰੇ ਬਣਦੇ ਰਹੀਏ।

ਲੈ ਆਹੋ ਬੁਰਾ ਬਣਨਾ ਅਸੀਂ ਐਵੇਂ ਆਪਦੇ ਠੀਕ ਠਾਕ ਆਹੋ ਹਾਂਜੀ ਹੋਰ ਕੀ ਦੱਸਣ ਡਏ ਫੇਰ ਪਿੰਕੀ ਦੇ ਡੈਡੀ ਵੱਲੋਂ ਕੀ ਓਹਨੂੰ ਕੀ ਹੋਇਆ ਹੁਣ? ਪਿੰਕੀ ਦਾ ਡੈਡੀ ਓਹੀ ਆਖਣ ਡਈ ਸੀ ਉੱਸਦਿਨ ਬੀ ਠੀਕ ਨਹੀਂ ਸੀ ਜਿਆਦਾ ਹੀ।

ਦਿਲ ਤੇ ਉਹਦੇ ਨੀ ਜਿਹੜੀ ਓਹ ਨਾੜ ਹੋ ਗਈ ਸੀ ਖਰੇ ਹੋ ਗਈ ਸੀ।

ਤੇ ਆਂਦੀ ਓਹਨਾਂ ਇੱਕ ਵਾਰੀ ਜਵਾਬ ਹੀ ਦੇ ਤਾ ਸੀ ਹਿਸਾਬ ਨਾਲ ਕੇ ਬੀ ਮੁਸ਼ਕਿਲ ਆ।

ਆਹੋ ਜਿਸ ਤਰ੍ਹਾਂ ਜੋਨੀ ਕਹਿਣ ਡਯਾ ਸੀ ਸਾਨੂੰ ਜਵਾਬ ਦੇ ਤਾ ਸੀ ਬੀ ਮਤਲਬ ਹੁਣ ਜੇ ਰੱਬ ਹੀ ਆ ਜੇ ਤੁਹਾਡੀ ਮੱਦਦ ਕਰੇ ਤੇ ਵਧੀਆ ਹੋਉਗਾ ਤੇ ਬੱਚ ਜਾਊਗਾ

ਆਹੋ ਤੇ ਫੇਰ ਓਹਨਾਂ ਹੁਣ ਕੀਤਾ ਹਜੇ ਆਂਦੀ ਨਹੀਂ ਉੱਸਦਿਨ ਨਹੀਂ ਇਸਤਰਾਂ ਖਾਣ ਡਯਾ ਪਯਾ ਸੀ ਓਹਨਾਂ ਕਿਹਾ ਸੀ ਚਾਹ ਤੇ ਰੱਸ ਦਿਓ।

ਤੇ ਬਾਅਦ ਚ ਓਹਨਾਂ ਖਰੇ ਚਾਹ ਦਿੱਤੀ ਫੇਰ ਬਾਦ ਚ ਰੱਸ ਵੀ ਖਾਂਦਾ ਖੁੰਦਾ ਚਾਹ ਨਾਲ ਹੁਣ ਦਲੀਆ ਦੂਲਿਆ ਖਾ ਲੈਂਦਾ ਘਰੇ।

ਆਹੋ ਹੁਣ ਠੀਕ ਆ ਫੇਰ ਇਸਤਰਾਂ ਅੱਗੇ ਨਾਲੋਂ ਪਰ ਇਹ ਆ ਬੀ ਓਸਤਰਾਂ ਨਾੜ ਹੋ ਗਈ ਸੀ ਨਾ ਖਰੇ।

ਤੇ ਓਹ ਹੀ ਓਹਨਾਂ ਨੇ ਕੀਤੀ ਓਹਨਾਂ ਨੂੰ ਕਰਦਿਆਂ ਹੋ ਗਏ

ਆਹ ਤੇ ਹੋਰ ਆਹ ਇਹ ਕਰਕੇ ਕਹਿੰਦੀ ਬੀ ਓਹ ਓਹਨਾਂ ਨੇ ਇਹੋ।

ਮੈਂ ਕਿਹਾ ਓਹਨਾਂ ਕਹਿਣਾ ਤੁਸੀਂ ਆਹ ਕੰਮ ਲਈ ਪ੍ਰਹੇਜ ਨਹੀਂ ਕੀਤਾ। ਆਹੋ ਓਹਨਾਂ ਕਹਿਣਾ ਇਹ ਕੰਮ ਲਈ ਪ੍ਰਹੇਜ ਨਹੀਂ ਕੀਤਾ ਤੁਸੀਂ ਤਾਂ ਕਰਕੇ ਹੋਈ ਆ ਆਪਣਾ ਨਹੀਂ ਕਸੂਰ ਕੱਢਣ ਓਹਨਾਂ ਡਾਕਟਰਾਂ ਨੇ।

ਅਹ ਚਲੋ ਰੱਬ ਰਹਿਮ ਕਰੇ ਸਭ ਤੇ ਹੁਣ ਠੀਕ ਆ ਹੁਣ ਠੀਕ ਆ ਪੈਸੇ ਬਣਾਈ ਜਾਂਦੇ।

ਹਾਂਜੀ? ਮੈਂ ਕਿਹਾ ਡਾਕਟਰਾਂ ਨੂੰ ਪੈਸਿਆਂ ਦਾ ਹੁੰਦਾ ਪੈਸੇ ਬਣਾਈ ਜਾਂਦੇ ਓਹ। ਆਹੋ ਆਹੋ ਨਹੀਂ ਓਹ ਸਰਕਾਰੀ ਆ ਨਾ ਸਰਕਾਰੀ ਕਿਹੜੇ ਪੈਸੇ ਲੈਂਦੇ ਖਰੇ? ਸਰਕਾਰੀ ਆ ਤੇ ਫੇਰ ਵੀ ਥੋੜੇ ਬਹੁਤੇ ਤਾਂ ਲੱਗਦੇ ਹੀ ਹੋਣਗੇ। ਆਹੋ ਮਾੜੇ ਮੋਟੇ ਲੱਗਦੇ ਨੇ ਓਸਤਰਾਂ ਤੇ ਓਸਤਰਾਂ ਇਹ ਇਹ ਜਿਹੜੇ ਪਿੱਛੇ ਆਹ ਜਿਹੜੇ ਉਹਦੇ ਪਏ ਆ ਨਾ ਓਹ ਜਿਹੜੇ ਪਏ ਆ ਤੇ ਕੀ ਲਵਾਉਂਦੇ ਆ?

ਓਸਤਰਾਂ ਬਾਹਰੋਂ ਪਵਾਉਂਦੇ ਤੇ ਖਰੇ ਇੱਕ ਲੱਖ ਲੱਖ ਦਾ ਪਤਾ ਨਹੀਂ ਡੇਢ ਡੇਢ ਲੱਖ ਦਾ ਕਈ ਤਰ੍ਹਾਂ ਦੇ?

ਆਹੋ ਓਥੋਂ ਫ਼੍ਰੀ ਪਾਏ ਆ ਕੇ ਓਹਨਾਂ ਤਾਂ ਹੀ ਇਹ ਫੇਰ ਓਥੇ ਲੈ ਕੇ ਗਏ ਨਾ ਦੋਬਾਰਾ ਅੱਗੇ ਦੋ ਪਾਏ ਤਾਂ ਹੈ। ਠੀਕ। ਆਹੋ ਇਲਾਜ ਲੁਜ ਫ਼੍ਰੀ ਹੋਣ ਡਯਾ ਨਾ ਤਾਂ ਹੀ ਕਰਕੇ ਗਏ ਆ ਐ।

ਆਹੋ ਓਸਤਰਾਂ ਤੇ ਇਹਨਾਂ ਦਾ ਪੈਸਾ ਬੜਾ ਲੱਗਣਾ ਸੀ ਬੜਾ ਪੈਸਾ ਲੱਗਣਾ ਸੀ।

ਅੱਛਾ ਅੱਛਾ।

ਥੋੜੀ ਬਹੁਤੀ ਲੈਂਦੇ ਹੁਣੇ ਨਾ ਦਵਾਈ ਬਾਹਰੋਂ? ਆਹੋ ਥੋੜੀ ਬਹੁਤੀ ਲਿਆਉਂਦੇ ਆ ਜਿਹੜੀ ਕੋਈ ਜਰੂਰੀ ਨਾ ਅੰਦਰ ਮਿਲਦੀ ਹੋਉਗੀ ਓਹ ਦਿੰਦੇ ਹੋਣੇ ਆ ਬੀ ਲਿਖ ਕੇ ਤੇ ਬਾਹਰੋਂ ਲੈ ਲਓ।

ਬਾਕੀ ਚਲੋ ਵਧੀਆ ਹੀ ਆ ਚਲੋ। ਹੈਂ? ਓਹ ਰੱਬ ਓਹਨੂੰ ਤੰਦਰੁਸਤੀ ਦੇਵੇ ਆਪਣੇ ਘਰ ਪਰਿਵਾਰ ਚ। ਰਹੇ ਵਿਚਾਰਾ ਹਾਂਜੀ ਹਾਂਜੀ ਹਾਂਜੀ ਇਹ ਆ ਬੀ ਬਾਕੀ ਹੁਣ ਪ੍ਰਹੇਜ ਪ੍ਰਹੁਜ ਭਾਵੇਂ ਜਿਆਦਾ ਹੋਵੇ ਤਾਂ ਦੱਸਣ। ਪ੍ਰਹੇਜ ਦੱਸਣਾ ਹੀ ਆ ਓਹਨਾਂ ਨੇ ਹੁਣ ਪ੍ਰਹੇਜ ਤਾਂ ਦੱਸਣਾ। ਆਹੋ ਪ੍ਰਹੇਜ ਤੇ ਪ੍ਰਹੇਜ ਤੇ ਹੁਣ ਕਰਨਾ ਹੀ ਪੈਣਾ ਜਿਹੜਾ ਆ ਨਾ। ਆਹੋ ਜੇ ਪ੍ਰਹੇਜ ਨਾ ਕੀਤਾ ਤੇ ਫੇਰ ਕੀ ਫਾਇਦਾ? ਆਹੋ ਪ੍ਰਹੇਜ ਤੇ ਕਰਨਾ ਹੀ ਪੈਣਾ ਆ

ਕੀ ਕਹਿਣ ਡਏ? ਮੈਂ ਕਿਹਾ ਹੋ ਸਕਦਾ ਕੀ ਕੋਈ ਪ੍ਰਹੇਜ ਪ੍ਰਹੁਜ ਵੀ ਨਾ ਕੁਛ ਕੀਤਾ ਹੋਵੇ?

ਇਵੇਂ ਦਿਆਂ ਚੀਜ਼ਾਂ ਖਾਂਦੇ ਤਾਂ ਹੀ ਜਿਆਦਾ ਖਾਂਦੇ ਤਾਂ ਹੀ ਹੁੰਦਾ ਇਹ। ਬੰਦਾ ਓਨੀ ਕੀ ਹੀ ਖਾਵੇ ਜਿੰਨੀ ਕ ਕਰਦੀ। ਆਹੋ ਤੇ ਹੋਰ।

ਠੀਕ ਜੇ ਹਾਂਜੀ ਚਲੋ ਠੀਕ ਜੇ ਅਦੇਹੇ ਕੀਸੇ ਅਨੇਕ ਸਨ, ਜਿਸ ਵਿੱਚ ਵੀਰੂ ਨੇ ਵਚੋਲਿਆਂ ਦੇ ਓਲੇ ਨਗੇ ਨੀ ਕੀਤੇ ਪੋਤੜੇ ਫੋਲ ਦੀਤੇ, ਇੰਝ ਵੀਰੂ ਆਪਣੇ ਜਜਮਾਨੀ ਵਿੱਚ ਸੱਚ ਦੇ ਖਿਲਾਫ ਅਤੇ ਕਸਤ ਦਾ ਥੰਮ ਸੀ। ਜਿਸ ਕਾਜ ਵਿੱਚ ਜਾ ਖੜਦਾ ਜਜਮਾਨ ਸੁਰੱਖੂ ਹੋ ਜਾਂਦੇ, ਬਸ ਇੱਕੋ ਦੁਖ ਸੀ ਉਹਦੇ ਸਹਿਰ ਪੜਦੇ ਪੁੱਤਰ ਪਿੰਡ ਹੱਥ ਲਾਉਣ ਆਉਂਦੇ ਆਉਂਦੇ ਸਨ, ਤਾਂ ਵਿਆਹ ਸ਼ਾਦੀ ਜਾ ਮਰਨੇ ਪਰਨੇ ਤੇ ਆਏ ਅਨ ਪਾਣੀ ਨੂੰ ਮੂੰਹ ਨਹੀਂ ਸਨ ਲਾਉਂਦੇ, ਓਹ ਕਿੱਥੇ ਪੜਦੇ ਸਨ, ਕੀ ਪੜਦੇ ਸਨ, ਵੀਰੂ ਦੀ ਜਾਣੇ ਬਲਾਂ

ਸਾਦਾ ਕੁਰਤਾ ਚਾਦਰਾ ਪਰਨਾ ਤੇ ਧੋੜੀ ਦੀ ਜੁੱਤੀ ਗਨੀਮਤ ਸੀ, ਮੂਰਤੀ ਜਾਜਮਾਨਣਾ ਤੇ ਲੱਥੇ ਲੱਥਾਇਆ ਨਾਲ ਸਰਦੀ, ਪੁੱਤ company ਦੇ ਠਪਿਆ ਵਾਲੇ ਹੰਡੋਨਦੇ, ਆਚਾਨਕ ਵੀਰੂ ਦੇ ਪੈਰ ਹੇਠ ਅੱਗ ਮੱਚੀ ਉਹਦੇ ਵੱਡੇ ਪੁੱਤਰ ਮੱਦੀ ਨੇ ਵਿਆਹ ਕਰਵਾ ਲਿਆ ਖਬਰ ਬਾਰਲਿਆ ਦੀ ਹਰਮੀਤ ਲਿਆਈ ਉਸ ਮੂਰਤੀ ਨੂੰ ਦੱਸਿਆ ਮੂਰਤੀ ਨੇ ਵੀਰੂ ਨੂੰ ਵੀਰੂ ਦੇ ਮੰਨਣ ਵਿੱਚ ਨਾਂ ਆਈ, ਸੱਚ ਏ uncle ਕੁੜੀ ਨੇ ਦਾਵੇ ਨਾਲ ਕਿਆ, ਵੀਰੂ ਦੀ ਸੱਤਿਆ ਹੀ ਜਾਂਦੀ ਰਹੀ, ਲੋਕਾ ਦੇ ਵਿਆਹ ਕਰਵਾਉਂਦੇ ਉਸਦੀ ਉਮਰ ਲੰਘ ਗਈ ਆਪਣੇ ਵੀਰ ਨਾਂ ਸ਼ਗਨ ਲਿਆ, ਨਾਂ ਦਿੱਤਾ, ਨਾਂ ਜੰਜ, ਨਾਂ ਡੋਲੀ, ਏ ਕਿਵੇ ਹੋ ਗਿਆ ਵਿਆਹ, ਨੋਕਰੀ ਕਰਦੇ ਸੀ ਇਕੱਠੇ, ਕਚਹਿਰੀ ਗਿਏ ਕਰਾ ਲਿਆ, ਕਚਹਿਰੀ ਗਏ ਕਰ ਲਿਆ, ਕਚਹਿਰੀ ਵਿੱਚ ਕੋਣ ਸੀ ਓਹਦਾ ਕਚਹਿਰੀ ਵਿੱਚ ਲੋੜ ਨੀ ਕਿਸੇ ਦੀ,

ਕੀਓ ਝੂਠ ਬੋਲੂਗੀ ਮੈਂ, ਮੂਰਤੀ ਨੂੰ ਚੱਕਰ ਆਇਆ ਮੂੰਹ ਵਿੱਚ ਚੁਨੀ ਲੈ ਰੋਣ ਲੱਗੀ, ਵੀਰੂ ਦਾ ਵੀ ਗੱਚ ਭਰਿਆ, ਸੋਰੇ ਨੇ ਜਿਉਂਦੇ ਈ ਮਾਰਤੇ ਨੋਕਰੀ ਦਾ ਵੀ ਨੀਂ ਦੱਸਿਆ ਨੋਕਰੀ ਨੂੰ ਤਾਂ ਸਾਲ ਹੋ ਗਿਆ, ਵੀਰੂ ਦੇ ਕੰਨਾ ਵਿੱਚ ਜਿਵੇਂ ਸਿੱਕਾ ਢੱਲਿਆ, ਚੱਲੀਏ ਕਿੱਥੇ ਮੱਦੀ ਕੋਲੇ ਮਰਿਆ ਹੋਇਆ ਜਾਏਗਾ, ਉਸ ਦਿਨ ਤੋਂ ਬਾਦ ਵੀਰੂ ਅਤੇ ਮੂਰਤੀ ਦਿਹ ਦੀ ਕਬਰ ਵਿੱਚ ਹੀ ਦਫ਼ਨ ਹੋ ਗਏ। ਨਮੋਸ਼ੀ ਵਿੱਚ ਮੱਥੇ ਨਾਂ ਲੱਦਗੇ ਕਿਸੇ ਦੇ, ਵਿਆਹਾ ਦੇ ਸਾਹੇ ਚੱੜ ਆਏ ਤਾਂ ਮੂਰਤੀ ਨੇ ਸੀਰਫ਼ ਇਹ ਦਿੱਤਾ ਜਦੋਂ ਮੇਰੀ ਛਾਤੀ ਦੇ ਦੁੱਧ ਵਿੱਚ ਹੀ ਖੋਟ ਨਿਕਲੀ ਤਾਂ ਮੇਰੇ ਲਈ ਜਹਾਨ ਵੀ ਗਿਆ ਮੂਰਤੀ ਕਦੇ ਸੀਵਿਆ ਵਿੱਚ ਗਈ ਨਹੀਂ ਸੀ, ਉਸ ਆਪਣਾ ਸਿਵਾ ਆਪ ਹੀ ਸੀਖ ਲਿਆ ਵੀਰੂ ਇਕੱਲਾ ਹੀ ਬਾਹਰਲਿਆ ਦੀ ਹਰਮੀਤ ਦੇ ਵਿਆਹ ਦੇ ਕੰਮਾ ਵਿੱਚ ਖਚਦ ਸੀ, ਖਬਰ ਮਿਲਿ ਕੰਤੁ ਹਸਪੀਤਾਲ ਪਿਆ ਦੱਮ ਤੋੜ ਰਿਹਾ ਸੀ ਵੀਰੂ ਪੈਰੋਂ ਨੱਸ ਤੁਰਿਆ ਪਤਾ ਲੱਗਾ

ਪਰ ਅੱਗੋਂ ਓਹਦੀ ਵੇਬਾਹ ਸੀ, ਵੇਬਾਹ ਤਾਂ ਵੀਰੂ ਦੀ ਵੀ ਸੀ, ਜਿਸ ਕੋਲ ਬੇਬੱਸ ਪੀੜਾਂ ਤੋਂ ਬਿਨਾਂ ਕੁਝ ਵੀ ਨਹੀਂ ਸੀ, ਓਹ ਲਹੂ ਦੀ ਅਥੱਰੂ ਕੇਰਦਾ ਪਰਤ ਆਇਆ। ਓਹ ਮਨ ਈ ਮਨ ਦੋਵੇਂ ਪੁੱਤਰ ਮੋਏ ਕਿਆਸ ਕਰ ਗਿਆ, ਘਰ ਆਇਆ ਤਾਂ ਮੂਰਤੀ ਦੇ ਅਥੱਰੂ ਸੁੱਕ ਚੁੱਕੇ ਸਨ, ਓਹ ਲਗਾਤਾਰ ਖਲਾ ਵਿੱਚ ਰਿਹੰਦੀ ਸੀ ਆ ਪਲਕ

ਕੰਮਾ ਵਿੱਚ ਖਚਿੱਤ ਸੀ, ਤਾਂ ਹਰਮੀਤ ਨੇ ਵੀਰੂ ਨੂੰ ਚੁਬਾਰੇ ਵਿੱਚ ਸੱਦਿਆ, uncle ਕਿਵੇ ਆ ਕੁਲਵੰਤ ਰੱਬ ਜਾਣਦਾ ਧੀਏ ਮੈਂਨੂੰ ਤਾਂ ਅੰਦਰ ਜਾਣ ਨੀ ਦਿੱਤਾ, uncle ਜਾਣਦੀ ਆ ਪਿੰਡ ਕਰ ਰੀਆ ਮੱਦਦ ਪਰ ਇਹ ਕਾਫੀ ਨਹੀਂ, ਨਾਂ ਏ ਮਦੀ ਦੇ ਬਸ ਦੀ ਗੱਲ ਏ, ਕੀਓ ਮੈ ਜਾਣਦੀ ਆ ਮਦੀ ਜਿੱਥੇ ਕਮ ਕਰਦਾ ਏ, ਫਿਰ ਧੀਏ ਮੇਰੇ ਗਰੀਬ ਦੇ ਕੀ ਬਸ ਵੀਰੂ ਨੇ ਹੋਕਾ ਲਿਆ, ਮੈਂ ਕਰਾਂ ਮੱਦਦ, ਕੁੜੀ ਨੇ ਵੀਰੂ ਦੀਆ ਅੱਖਾਂ ਵਿੱਚ ਸਿੱਧਾ ਚੱਕਿਆ, ਹੈ ਕਮਲੀ ਤੈਥੋਂ ਧੀ ਧਿਆਣੀ ਤੋਂ ਲੈਕੇ ਨਰਕਾਂ ਨੂੰ ਜਾਵਾਂ ਫਿਰ ਰੁਕ ਕੇ ਬੋਲੀ ਚੱਲੋ ਫਿਰ ਧੀ ਦੀ ਕਰ ਦਿਉ ਮੱਦਦ, ਮੈ ਹਾਂ ਤੁਸੀਂ, ਧੀਏ ਟੀਚਰ ਕਰਨ ਨੂੰ ਸੱਦਰੀਆ ਮੇਰੀ ਹਾਲਤ ਤਾਂ ਦੇਖ ਤੁਸੀਂ ਹਾਂ ਤਾਂ ਕਰੋ ਮੇਰੇ ਗਰੀਬ ਕੋਲ ਕੀ ਏ ਦੇਣ ਨੂੰ ਦੇਣਾ ਕੁਝ ਨੀ uncle ਹੋਰ ਮੇਰੀ ਸਹੇਲੀ ਆਈ ਏ ਬਲੇਤੋਂ daddy ਨਾਲ ਬਣਦੀ ਨੀ ਉਨਾਂ ਦੀ ਕੱਲ ਨੂੰ ਮੈ ਵੈਸੇ ਚੱਲੀ ਜਾਣਾ ਫਿਰ ਪਤਾ ਨੀ ਮੀਲਾਂ ਜਾ ਨਾਂ ਤੂ ਹਾਂ ਕਰੋ ਤਾਂ ਮਿਲ ਸਕਦੀ ਆ, ਮੈ ਕੀਓ ਰੋਕੂ ਧੀਏ, uncle ਮੈ ਘਰ ਨਹੀਂ ਬੁਲਾ ਸਕਦੀ ਉਸਨੂੰ ਫੀਰ ਬਾਹਰਲਿਆ ਸਮਾਧਾਂ ਤੱਕ ਬੁਲਾ ਸਕਦੀ ਆ ਬੱਸ ਤੂ ਮਾਇਨੇ ਪਈ ਕਿਵੇ ਜਾਏਗੀ ਬਾਹਰ ਲੈ ਤਕਾਲੀ ਮੱਥਾ ਟੇਕਣ ਗੁਰਦੁਆਰੇ ਨੀ ਗਈ ਚੱਲ ਮਾਂ ਨੂੰ ਪੁੱਛ ਕੇ ਕੁੜੀ ਕਤਰੀ ਲੈਜੀ ਕੋਈ ਵੀਰੂ ਜਾਣ ਲੱਗਾ ਤਾਂ ਕੁੜੀ ਪੈਰ ਫੜ ਲਏ, ਨਾਂ ਪੁੱਤ ਪਾਪ ਨਾਂ ਚਾੜ, ਮੂੰਹ ਨਾਲ ਕਰ ਗੱਲ, ਤਾਨੁ ਕਿਹਾ ਤਾਂ ਹੈ mummy daddy ਬਣਦੀ ਨੀ ਓਨਾ ਦੀ, ਧੀਏ ਮੈਂ ਨਾਂ ਤੈਂ ਮੈਂ ਕੀ ਕਰਨਾ ਵਿੱਚ, uncle ਕੁਛ ਨੀ ਕਰਨਾ, ਚੁਬਾਰੇ ਪਿੱਛੋਂ ਪਿੱਛੇ ਉਤਾਰ ਦੇਣ ਤੁਹਾਡੇ ਨਾਲ ਈ ਮੂਡ ਆਉਂ ਮੈ, ਨਾਂ ਪੁੱਤ ਚੋਰੀ ਆਲ ਕੰਮ ਨੀ ਤੋਂਬਾ, ਚੱਲੋ ਠੀਕ ਏ uncle ਮੈਂ ਤਾਂ daddy ਸਮਝ ਕੇ ਕਿਆ ਕੁੜੀ ਡੁਸਕਣ ਲੱਗੀ, ਹਟਕੋੜੇ ਭਰੇ ਤਾਂ ਵੀਰੂ ਪਸੀਜ ਗਿਆ, ਹਨੇਰੇ ਵਿੱਚ ਕੁੜੀ ਨੂੰ ਲਈ ਜਿਵੇਂ ਸਮਾਧਾਂ ਕੋਲ ਆਇਆ, ਕੁੜੀ ਨੇ ਕਿਹਾ uncle ਰੁਕੋ ਮੈਂ ਆਈ ਵੀਰੂ ਦੇਖਿਆ ਦੱਸ ਕਦਮਾਂ ਦੂਰ ਹਨੇਰੇ ਵਿੱਚ ਖੜੀ car ਨੇੜੇ ਕੋਈ ਕੋਈ ਖੜਾ ਸੀ, ਅੱਖ ਝਮਕਣ ਜੀਨਾ ਸਮਾਂ ਤੇ car ਓਹ ਗਈ ਓਹ ਗਈ ਵੀਰੂ ਦੇ ਖਾਨਿਓ ਗਈ ਏ ਕੀ ਵਪਾਰ ਗਿਆ ਕੀ ਕਰ ਬੈਠਾ ਓਹ ਦਿਲ ਵਿੱਚ ਹੋਲ ਪਿਆ ਖਾਲੀ ਹੱਥ ਕੁੜੀ ਕੋਈ ਸੰਦੇਹ ਹੀ ਨਹੀਂ, ਦੇਹ ਵਿੱਚੋਂ ਸੱਤਿਆ ਜਾਂਦੀ ਰਹੀ, ਹੋਸ਼ ਪਰਤੀ ਤਾਹੀਂ ਰੋਣ ਲੱਗਾ ਹਨੇਰਾ ਤਿੜਕਿਆ ਆਚਾਨਕ ਲੱਗਾ ਓਹ ਗਲਤ ਕਰ ਰਿਹਾ ਸੀ, ਉਸਨੇ ਆਪਾਂ ਸਮੇਟਿਆ ਸਮਾਂਨ ਇਕੱਠਾ ਕੀਤਾ, ਉੱਠਿਆ ਅਤੇ ਮੋਏ ਕਦਮੀ ਹਨੇਰੇ ਵਿੱਚ ਗਰਕ ਗਿਆ, ਦਿਨ ਚੜੇ ਅੱਖ ਮਚ ਉਠੀ, ਬਾਹਰਲਿਆ ਦੀ ਮਿਤੋਂ ਨੀਕਲ ਗਈ, ਸੱਭ ਦੀ ਇੱਕੋ ਭਾਖਿਆ ਮੂਰਤੀ ਹੁੰਦੀ ਕੁੜੀ ਨੂ ਹਵਾ ਨਾਂ ਛੂਦੀਂ, ਸੁਈਏ ਦੋੜੇ police ਦੋੜੀ ਖਾਲੀ ਹੱਥ ਪਰਤੇ ਤਾਂ ਪਿਓ ਨੇ ਗੋਲੀ ਮਾਰਲੀ, ਮੂਰਤੀ ਸੀਧੀ ਵੀਰੂ ਕੋਲ ਗਈ ਗਰਜੀ ਤੂ ਕਿੱਥੇ ਸੀ ਵੀਰੂ ਚੁੱਪ, ਪਿੰਡ ਨੇ ਕਿਆ ਇੱਕ ਗਿਆ ਦੂਜਾ ਤਾਂ ਬਚਾਓ ਓਹ ਪੈਸੇ ਤੇ ਵੀਰੂ ਸਮੇਤ ਹਸਪੀਤਾਲ ਗਏ, ਤਾਂ ਅੱਗੋਂ ਮਦੀ ਦੋੜ ਕੇ ਮਿਲਿਆ, ਪਿਓ ਨੂੰ ਪਰੇ ਲੈ ਗਿਆ ਤੁਸੀਂ ਪੈਸੇ ਨਾਂ ਭੇਜਦੇ ਤਾਂ ਕੰਤੁ ਗਿਆ ਸੀ। ਉਸਨੇ ਘਾਬਰ ਕੇ ਕਿਆ ਵੀਰੂ ਮਦੀ ਵੱਲ ਦੇਖਦਾ ਰਿਹ ਗਿਆ, ਆਪਲਕ ਆਵਾਕ ਫਿਰ ਭੁਬੇ ਰੋਣ ਲੱਗਾ ਮਦੀ ਝੰਜੋੜਿਆ, car ਵਾਲੇ ਮੁੰਡੇ ਤਾਂ ਕਿਹਾ ਸੀ ਪੈਸੇ ਤੁਸੀਂ ਭੇਜੇ

ਇਸ ਸੱਭ ਕਾਂਸੀ ਦੀ ਥਾਂ ਵੀਰੂ ਦੀਆ ਅੱਖਾਂ ਅੱਗੇ ਹਨੇਰਾ, ਅਤੇ ਕੰਨਾ ਵਿੱਚ ਸਾ ਸਾ ਸੀ, ਹੋਸ਼ ਪਰਤੀ ਤਾਂ ਅੱਧਮੋਈ ਦੇਹ ਨਾਲ ਪਿੰਡ ਆਇਆ ਘਰ ਵਿੱਚ ਇਕੱਠ ਸੀ, ਮੂਰਤੀ ਨਹੀਂ ਸੀ ਰਹੀ, ਬਿਨਾਂ ਦੱਸੇ, ਬਿਨਾਂ ਮਿਲੇ, ਸੀਵਿਆ ਦੇ ਰਾਹ ਪਈ, ਮਰਦੀ ਹੋਈ ਰੱਖੀ ਕੋਲ ਦੱਸਦੀ ਸੀ ਤਾਈ ਮਤੀ ਦੇ ਪਿਓ ਨੂੰ ਕਹੀਂ ਰਾਜਾ ਬਣ ਕੇ ਰਹਿੰਦਾ ਤਾਂ ਮੈ ਮਰਨਾ ਨਹੀਂ ਸੀ, ਹੁਣ ਮੈ ਓਦੇ ਮੱਥੇ ਨਹੀਂ ਲੱਗਣਾ, ਵੀਰੂ ਨੇ ਮੂਰਤੀ ਨੂੰ ਦਾਗ਼ ਦਿੱਤਾ ਮਿੱਟੀ ਝੁੰਡੀ ਧਾ ਮਾਰੀ ਸੀਵੇ ਵਿੱਚੋਂ ਚੁਆਤੀ ਚੱਕੀ ਪਿੰਡਾਂ ਖੋਨੜਿਆ, ਕੱਪੜੇ ਲਾਹੈ, ਲਾਂਗੜ ਕਸੀ, ਚੀਕਾਂ ਮਰਦਾ ਹੋਇਆ ਥੇਲ ਤਲੇ ਕਿੱਡਿਆ ਦੇ ਭੋਣ ਤੇ ਓਹ ਜਾ ਬੈਠਾ, ਨਗ਼ਾਂ ਪਿੰਡਾਂ, ਸੱਦਿਆ ਪੁਰਾਣਾ ਥੇ,

ਦੂਰ ਦੂਰ ਤੱਕ ਭੋਣ ਦੀ ਦਹਿਸ਼ਤ, ਪਿੰਡ ਤੜਪ ਉੱਠਿਆ, ਇਤਨਾ ਤਸੀਹਾ ਤਾਂ ਕੁਮਬੀ ਨਰਕ ਤੋਂ ਵੀ ਭਿਆਨਕ ਸੀ, ਸੋਚ ਕੇ ਕਾਂਬਾ ਛੀੜਦਾ, ਲੋਕਾ ਨੇ ਤਰਲੇ ਕੀਤੇ, ਮਿਣਤਾ ਕੀਤੀਆ,

ਕਿਉਕਿ ਕੌਰ ਰਿਹਾ ਸੀ, ਕੋਈ ਨਹੀਂ ਜਾਣਦਾ, ਇੱਕ ਦਿਨ, ਦੋ ਦਿਨ, ਪੰਜ ਦਿਨ, ਸਤ ਦਿਨ, ਨਾਂ ਅਨ ਨਾਂ ਪਾਣੀ, ਕੀੜੇ ਤੋੜ ਤੋੜ ਖਾ ਗਏ, ਪਿੰਡਾਂ ਲਹੂ ਲੋਹਾਣ, ਵੀਰੂ ਬੇਹੋਸ਼ ਹੋ ਜਾਂਦਾ, ਤੇ ਇਵੇ ਲੱਗਦਾ ਗਿਆ ਅੱਖਾਂ, ਬੁੱਲ, ਮੂੰਹ, ਨੱਕ, ਹੱਥ ਪੈਰ ਦੇਹ, ਪਾਟ ਜਾਣ ਵਾਂਗ ਸੁਜ ਗਏ, ਪਿੰਡੇ ਤੋਂ ਲਹੂ ਵਗਦਾ, ਦੇਹ ਐਸੀ ਬਦਸੂਰਤ ਹੋ ਗਈ, ਦੇਖ ਕੇ ਭੇਹ ਆਉਂਦਾ, ਕਈ ਦਿਨ ਭੋਣ ਤੇ ਹੀ ਪਿਆ ਰਿਹਾ, ਕਿਸੇ। ਜੱਦ ਸੀਰਤ ਬੂਹੇ ਦਾ ਕੁੰਡਾ ਖੋਲਦੀ ਹੈ ਤਾਂ ਬਾਹਰ ਇੱਕ ਡਾਕੀਆ ਖੜਾ ਹੁੰਦਾ ਹੈ। ਸੀਰਤ ਉਸਨੂੰ ਦੇਖ ਕੇ ਆਪਣੇ ਮੰਨ ਹੀ ਮੰਨ . ਕਯੀ ਤਰ੍ਹਾਂ ਦੇ ਖ੍ਯਾਲੱਪ ਬੁਣਦੀ। ਹੈ। ਇਨਾਂ ਨੂੰ ਡਾਕੀਆ ਸੀਰਤ ਨੂੰ ਇਕ ਚਿੱਠੀ ਕੱਢ ਕੇ ਦਿੰਦਾ ਹੈ ਅਤੇ ਸੀਰਤ ਨੂੰ ਇੱਕ ਕਾਗਜ਼ ਅਤੇ pen ਫੜਾਇਆ ਉਸਤੇ ਦਸਖ਼ਤ ਕਰਨ ਲਈ ਕਹਿੰਦਾ ਹੈ। ਸੀਰਤ ਉਸ ਉਤੇ ਦਸਖ਼ਤ ਕਰਦੀ ਹੈ। ਜੱਦ ਉਹ ਅੰਦਰ ਚਲੀ ਜਾਂਦੀ ਹੈ ਤਾਂ ਉਸਦੀ ਸੱਸ . ਉਸਦੇ ਹੱਥ ਵਿੱਚ ਚਿੱਠੀ ਦੇਖ ਕੇ ਪਤਾ ਨਹੀਂ ਕੀ ਕੁਛ ਬੋਲਦੀ ਹੈ। ਪਰ ਜੱਦ ਸੀਰਤ ਚਿੱਠੀ ਖੋਲਦੀ ਹੈ ਤਾਂ ਉਸਨੂੰ ਪਤਾ ਲੱਗਦਾ ਹੈ ਕਿ ਪੇਕਿਆਂ ਦੀ ਹੈ ਉਸ ਚਿੱਠੀ ਨੂੰ ਪੜ ਕੇ ਉਸਦੀਆਂ ਅੱਖਾਂ ਵਿੱਚ ਹੰਜੂ ਡਿਗਣੇ ਲੱਗਦੇ ਹਨ। ਉਸ ਵਿੱਚ ਲਿਖਿਆ ਹੁੰਦਾ ਹੈ ਕਿ ਸੀਰਤ ਦੀ ਛੋਟੀ ਭੈਣ ਰੱਜਣ ਦੇ ਵਿਆਹ ਦੇ ਸਮੇਂ ਘਰ ਵਿੱਚ ਗਰੀਬੀ ਹੋਣ ਕਰ ਕੇ ਰੱਜਣ ਨੂੰ ਬਹੁਤ ਦਾਜ ਨਹੀਂ ਦੇ ਸਕੇ। ਇਸ ਕਰ ਕੇ ਰੱਜਣ ਦਾ ਸਾਰਾ ਪਰਿਵਾਰ ਉਸਨੂੰ ਤੰਗ ਕਰ ਰਿਹਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਅਗਰ . ਦਾਜ ਨਾ ਦਿੱਤਾ ਗਿਆ ਤਾਂ ਉਹ ਰੱਜਣ ਨਾਲੋਂ ਅਪਣਾ ਰਿਸ਼ਤਾ ਤੋੜ ਲੈਣਗੇ। ਗਿਆ ਲੱਬਣ ਖੁਸ਼ੀ ਬਜਾਰੋਂ ਮੈਂ ਉੱਥੇ ਮਿਲਣ ਮੇਰਾ . ਹੋਇਆ। ਇੱਕ ਭੁੱਖਾ ਬੱਚਾ ਸੀ . ਸਾਲਾਂ ਦਾ ਟੁਕੜਾ . ਹੋਇਆ। ਇੱਕ ਪੈਰ ਹੀ ਅਜੇ ਪੁਟਿਆ ਸੀ ਬਸ ਦੇਖਿਆ ਇਕ ਕਹਾਣੀ ਦਾ ਮੁੰਡਾ ਜਨਮ ਦੇ ਵਿੱਚ ਹੋਇਆ ਪਿਆ ਦਾ ਇਕ ਰੱਜਕ ਮਾਰੀ ਆਪਣੇ ਅੰਦਰ ਮੈਂ ਦਿਲ ਮੇਰਾ ਅੰਦਰੋਂ ਹੀ। ਪਸੀਜ ਗਿਆ। ਅੱਗੇ ਦੇਖਿਆ ਅੱਗੇ ਦੇਖਿਆ ਬਾਤ ਲਟਕਿਆ ਫ਼ੰਦੇ ਨਾਲ ਪੂਰਾ ਪਰਿਵਾਰ ਦੀ ਸਾਰੀ . ਗਈ . ਹੱਥ ਚੋਂ ਉਤੇ ਇੱਕ ਪਰਚੀ ਲੱਭ ਗਈ। ਤੀਨ ਦੇ ਅੱਖਰਾਂ ਦਾ ਸਬਰ ਦਹੇਜ ਲਿਖਿਆ ਅੱਖਾਂ ਖੋਲਿਆਂ ਤਾਂ ਪੰਨਾ ਵੀ . ਜਿਸਤੇ ਲੈਣ ਦੇਣ ਦਾ ਸਾਰਾ ਭੇਦ ਲਿਖਿਆ ਤੇ ਅਖੀਰ ਵਿੱਚ ਸੀਰਤ ਨੂੰ ਪੇਕੇ ਆਉਣ ਦਾ, ਸੱਦਾ ਦਿੰਦੇ ਹਨ। ਸ਼ਾਮ ਨੂੰ ਜੱਦ ਅਸ਼ੋਕ ਕੰਮ ਤੋਂ ਵਾਪਿਸ ਘਰ ਆਂਦਾ ਹੈ ਤਾਂ ਸੀਰਤ ਉਸਨੂੰ ਸਾਰੀ ਗੱਲ ਦਸਦੀ ਹੈ ਅਤੇ, ਪੇਕੇ ਜਾਣ ਬਾਰੇ ਪੁੱਛਦੀ ਹੈ ਤਾਂ ਅਸ਼ੋਕ ਉਸਨੂੰ ਪੇਕੇ ਜਾਣ ਤੋਂ ਇਨਕਾਰ ਕਰ ਦਿੰਦਾ ਹੈ ਕਿਉਂਕਿ ਅਸ਼ੋਕ ਪਹਿਲਾਂ ਤੋਂ ਹੀ ਸੀਰਤ ਦੇ ਪਰਿਵਾਰ ਨੂੰ ਤੋੜਨਾ ਚਾਉਂਦਾ ਸੀ। ਉਸਦੇ, ਮਨਾ ਕਰਨ ਤੋਂ ਬਾਅਦ ਅਪਣੀ ਮਾਂ ਦੇ ਕਹਿਣ ਤੇ ਉਸਨੂੰ ਪੇਕੇ ਭੇਜਣ ਲਈ ਮਨ ਜਾਂਦਾ ਹੈ। ਕਹਿੰਦੇ ਹੁੰਦੇ ਸਨ ਔਰਤ ਕਿੰਨੀ ਵੀ ਬੇਕਾਰ ਹੋਵੇ ਪਰ ਦੂਸਰੀ ਔਰਤ ਦਾ ਦਰਦ ਪਹਿਚਾਨ ਹੀ ਲੈਂਦੀ ਹੈ। ਸੀਰਤ ਜੱਦ ਆਪਣੇ ਪੇਕਿਆਂ ਤੋਂ ਵਾਪਿਸ ਆਉਂਦੀ ਹੈ ਤਾਂ ਉਹ ਬਹੁਤ ਹੀ ਚੁਪਚਾਪ ਰਹਿੰਦੀ ਹੈ। ਉਸਦੇ ਦਿਮਾਗ ਵਿੱਚ ਰਜਨ ਦਾ ਰਿਸ਼ਤਾ ਰਿਸ਼ਤਾ ਟੁੱਟਣ ਵਾਲੀ ਗੱਲ ਦਾ ਬੋਝ ਹੁੰਦਾ ਹੈ। ਸੁਣਿਆ ਹੈ ਕਿ, ਖਾਮੋਸ਼ੀ ਖ਼ਤਰੇ ਦੀ ਸਬਤੋਂ ਵੱਡੀ ਨਿਸ਼ਾਨੀਂ ਹੁੰਦੀ ਹੈ ਉਹ ਰੋਇ ਯਾ ਸੀਰਤ ਦੀ ਚੁੱਪ ਨੇ ਇੱਕ ਹੋਰ ਜਾਨ ਲੈ ਲਿੱਤੀ। ਗੱਲ ਉਸ ਦਿਨ ਦੀ ਹੈ ਜੱਦ ਸੀਰਤ ਨੂੰ ਪੇਕਿਆਂ ਤੋਂ ਵਾਪਿਸ ਆਇਆਂ ਨੂੰ ਕੁਛ ਕੁ ਦਿਨ ਹੋਏ ਸਨ। ਰੋਜ਼ ਦੀ ਤਰ੍ਹਾਂ ਹੀ ਘਰ ਦਾ ਕੰਮ ਕਾਰ ਕਰ ਰਹੀ ਸੀ। ਅਚਾਨਕ ਘਰ ਦਾ ਬੁਰਾ ਹੱਡੀਆਂ ਸੀਰਤ ਖੜਕਾ ਸੁਨ ਕੇ ਇੰਨਾ ਸੋਚਾਂ ਚ ਪੈ ਗਈ ਕਿ ਉਹ ਬੂਹਾ ਖੋਲਣਾ ਭੁੱਲ ਗਈ। ਉਸਦੇ ਅੰਦਰ ਭੈੜੇ ਭੈੜੇ ਖਿਆਲ ਦੌੜਣ ਲੱਗੇ। ਫਿਰ ਦੂਸਰੀ ਵਾਰ ਬੁਰਾ ਖੜਕ ਬੂਹਾ ਖੜਕਿਆ ਅਤੇ ਸੀਰਤ ਅਚਾਨਕ ਬਿਜਲੀ ਦੇ current ਵਾੰਗ ਕੰਬ ਕੇ ਉਠੀ। ਜੱਦ ਉਸਨੇ ਬੂਹਾ ਖੋਲਿਆ ਤਾਂ ਬਾਹਰ ਡਾਕੀਆ ਖੜਾ ਸੀ ਜੋ ਉਸਦੇ ਘਰ ਚਿੱਠੀ ਦੇਣ ਆਇਆ ਸੀ। ਡਾਕੀਆ ਨੂੰ ਵੇਖ ਕੇ ਪੈਰਾਂ ਤੇ ਜਮੀਨ ਖਿਸਕ ਗਈ ਉਹ ਕੇ ਸੀਰਤ ਨੂੰ ਚਿੱਠੀ ਦੇਕੇ ਦਸਖ਼ਤ ਕਰਨ ਲਈ ਕਿਹਾ। ਸੀਰਤ ਨੇ ਆਪਣੇ ਹੱਥਾਂ ਨਾਲ ਦਸਖ਼ਤ ਕਰ ਦਿਤੇ। ਅਤੇ ਅੰਦਰ ਚਲੀ ਗਈ। ਜੱਦ ਉਸਨੇ ਚਿੱਠੀ ਖੋਲੀ ਤਾਂ company ਜਗਹ ਉਸੇ ਸੀਰਤ ਨੂੰ company ਵਿੱਚ ਨੌਕਰੀ ਕਰਨ ਦਾ ਮੌਕਾ ਦਿੱਤਾ ਗਿਆ ਸੀ।